ਲਿਖਿਆ ਹੋਇਆ ਹੈ ਔਰ ਇਸ ਦਾ ਰੰਗ ਗੂੜਾ ਭੂਰਾ ਹੈ।

ਅਤੇ ਮੁਹਰੇ ਇੱਕ ਕੇਕ ਅਤੇ ਲਾਲ ਚਿੱਟੇ ਰੰਗ ਦੇ ਗੁਬਾਰੇ ਲੱਗੇ ਹੋਏ ਹਨ। ਇੱਥੇ ਬਹੁਤ ਸਾਰੇ ਮਹਿਮਾਨ --

ਇਥੇ ਉੱਪਰ ਟਿਊਬ ਲਾਈਟਾ ਵੀ ਲੱਗੀਆਂ ਦਿਖਾਈ ਦੇ ਰਹੀਆਂ।

ਅਤੇ ਕਈ ਗੱਡੀਆਂ ਖੜੀਆਂ ਹੋਈਆਂ ਹਨ।

ਇਸ ਦਾ ਰੰਗ ਚਿੱਟਾ ਹੈ ਇੱਥੇ ਇੱਕ ਬੈਡ ਵੀ ਪਿਆ ਦਿਖਾਈ ਦੇ ਰਿਹਾ ਹੈ।

ਅਤੇ ਇੱਕ ਦੁਕਾਨਦਾਰ ਕਾਊਂਟਰ ਉੱਪਰ ਖੜੋਤਾ ਦਿਖਾਈ ਦੇ ਰਿਹਾ ਹੈ।

ਪੈਟਰੋਲ ਪਾਉਂਦੇ ਦਿਖਾਈ ਦੇ ਰਹੇ ਹਨ।

ਜਿਸ ਦੇ ਰੈਕ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਜੁੱਤੀਆਂ ਅਤੇ ਬੂਟ--

ਅਤੇ ਉੱਪਰ ਅਰਸ਼ ਸੂਜ਼ ਲਿਖਿਆ ਹੋਇਆ ਹੈ।

ਇਹ ਇੱਕ ਬਹੁਤ ਸੋਹਣਾ ਬਗੀਚਾ ਹੈ।

ਕਈ ਕਾਰਾ ਅਤੇ ਮੋਟਰਸਾਈਕਲ ਪਾਰਕ ਕੀਤੇ ਹੋਏ ਹਨ।

ਇੱਥੇ ਇੱਕ ਬਹੁ ਮੰਜ਼ਲੀ ਇਮਾਰਤ ਦਿਖਾਈ ਦੇ ਰਹੀ ਹੈ।

ਇੱਥੇ ਬਹੁਤ ਹਰਿਆ ਭਰਿਆ ਘਾਹ ਅਤੇ ਬੂਟੇ ਅਤੇ ਦਰਖਤ ਲੱਗੇ ਹੋਏ ਹਨ।

ਜੋ ਕੇ ਬਹੋਤ ਪੁਰਾਣੀ ਹੈ।

ਅਲੱਗ ਅਲੱਗ ਢੇਰੀਆਂ ਲਾ ਕੇ ਬੈਠੇ ਹੋਏ ਹਨ।

ਅਤੇ ਇੱਥੇ ਤਿਰੰਗਾ ਝੰਡਾ ਵੀ ਲੱਗਾ ਹੋਇਆ ਹੈ।

ਇਹ ਇੱਕ ਵੱਡਾ ਸਾਰਾ ਹਾਲ ਹੈ।

ਸੈਰ ਕਰਦੇ ਦਿਖਾਈ ਦੇ ਰਹੇ ਹਨ।

ਇੱਥੇ ਬੱਚਿਆਂ ਦੇ ਝੁੱਲਣ ਲਈ ਲੱਗ ਲੱਗ ਤਰ੍ਹਾਂ ਦੇ ਝੁੱਲੇ ਪਏ ਹੋਏ ਹਨ।

ਬੈਗ ਲੈ ਕੇ ਖੜੁੱਤਾ ਹੋਇਆ ਹੈ।

ਇਥੇ ਇੱਕ ਬੱਸ ਵੀ ਖਲੋਤੀ ਨਜ਼ਰ ਆ ਰਹੀ ਹੈ।

ਜਿਸ ਉੱਪਰ ਇੰਟਰਲੋਕ ਟਾਈਲਾਂ ਦਾ ਫਰਸ਼ ਲੱਗਿਆ ਹੋਇਆ ਹੈ।

ਇਹ ਇੱਕ ਇਮਾਰਤ ਹੈ ਜਿਸ ਦਾ ਰੰਗ --

ਉਸ ਮੂਰੇ ਕਈ ਆਦਮੀ ਬੈਠੇ ਦਿਖਾਈ ਦੇ ਰਹੇ ਹਨ।